ਇੱਥੇ ਕਾਫੀ ਜਾਣੇ ਹਨ ਜਿਹਨਾਂ ਨੇ ਵੱਖੋਂ ਵੱਖੜੇ ਕੱਪੜੇ ਪਾਏ ਹਨ ਤੇ ਇੱਥੇ ਕੰਧਾਂ ਰੈੱਡ ਜੇਹੇ ਕਲਰ ਦਿਆਂ ਬਣਿਆ ਹੋਈਆਂ।

ਗੱਦੇ ਪਏ ਹਨ ਤੇ ਸੋਫੇ ਪਏ ਹਨ ਤੇ ਕੁਝ ਬੈਡ ਵੀ ਪਏ ਹੋਏ ਹਨ ਇਥੇ ਤੇ--

ਜਿੱਥੇ ਕੀ ਕਾਫੀ ਰੱਸ਼ ਹੈ ਤੇ ਬਹੁਤ ਸਾਰੀਆਂ ਬੁੱਢਿਆਂ ਤੇ ਬੰਦੇ ਹਨ ਜਿਹਨਾਂ ਨੇ ਵੱਖੋ ਵੱਖਰੇ ਕੱਪੜੇ ਪਾਏ ਹਨ।

ਕਾਫੀ ਚਿਮਨੀਆਂ ਰੱਖੀਆਂ ਹਨ ਤੇ ਲੈਫਟ ਸਾਈਡ ਤੇ ਇੱਕ ਬਲੈਕ ਕਲਰ ਦਾ ਔਵਨ ਵੀ ਪਿਆ ਹੋਇਆ।

ਜੋ ਕਿ ਕਾਫੀ ਵੱਡੇ ਹਨ ਤੇ ਇਹ ਕਾਫੀ ਵਧੀਆ ਵਿਊ ਆ ਰਿਹਾ ਹੈ।

ਕੰਧਾ ਵਾਈਟ ਕਲਰ ਦੀਆਂ ਹਨ ਤੇ ਫਰਸ਼ ਤੇ ਕੁਝ ਟੈਲਾਂ ਲੱਗੀਆਂ ਹੋਈਆਂ ਹਨ ਤੇ ਪਿੱਛੇ ਇੱਕ ਬੰਦਾ ਖਲੋਤਾ ਲੱਭ ਰਿਹਾ ਹੈ।

ਵਾਈਟ ਕਲਰ ਦਾ ਹੈ ਤੇ ਇੱਥੇ ਦੋ ਮੋਟਰਸਾਇਕਲ ਲੱਗੇ ਹੋਏ ਹਨ ਤੇ ਸਾਹਮਣੇ ਇੱਕ ਬੰਦਾ ਖਲੋਤਾ ਦਿਖ ਰਿਹਾ ਹੈ।

ਇਹ ਇੱਕ ਕਰਨਲ ਦਾ ਮੈਦਾਨ ਹੈ ਜਿੱਥੇ ਕੀ ਬਹੁਤ ਸਾਰੇ ਲੋਗ ਹਨ।

ਇਹਨਾ ਵਿੱਚ ਕੀ ਬਹੁਤ ਜਿਆਦਾ ਸਮਾਨ ਲੱਦਿਆ ਹੋਯਾ ਹੈ ਰਾਈਟ ਸਾਈਡ ਤੇ ਬਲੂ ਕਲਰ ਦੀ ਟਰਾਲੀ ਖਲੋਤੀ ਹੋਈ ਹੈ ਇਸ਼ਚ ਵੀ ਸਮਾਨ ਲਦਯਾ।

ਫੋਟੋ ਹੈ ਜਿੱਥੇ ਕਿ ਬਹੁਤ ਵੱਡੀ ਗਰਾਉਂਡ ਹੈ ਬਹੁਤ ਸਾਰੇ ਜਾਣੇ ਆ ਖੇਡ ਰਹੇ ਹਨ।

ਤੇ ਇੱਥੇ ਕਾਫੀ ਰਾਈਟ ਸਾਈਡ ਤੇ ਕੁਰਸੀਆਂ ਲੱਗੀਆਂ ਹਨ ਤੇ ਇੱਥੇ ਲੈਫਟ ਸਾਈਡ ਤੇ ਟੀਨਾ ਦੀ ਛੱਤ ਬਣੀ ਹੋਈ ਹੈ ਫਾਈਬਰ ਦੀ।

ਇੱਕ ਬੰਦਾ ਹੈ ਜਿੰਨੇ ਕਿ ਪਰਪਲ ਸ਼ਰਟ ਪਾਈ ਹੈ ਇਕ ਛੱਤਰੀ ਲੱਗੀ ਹੋਈ ਹੈ ਦੁਕਾਨ ਦੇ ਬਾਹਰ ਵਾਇਟ ਤੇ ਪਰਪਲ ਕਲਰ ਦੀ।

ਤੇ ਇੱਥੇ ਕੰਧਾਂ ਤੇ ਪੋਸਟਰ ਵੀ ਲੱਗੇ ਹੋਏ ਹਨ ਨਾਮ ਦੇ।